ਦਸਣਗੇ ਆਹੋ ਫਿਰ ਪਤਾ ਲੱਗੂਗਾ ਠੀਕ ਆ ਚਲੋ ਵਧੀਆ ਏ ਓਹਨਾ ਦੇ ਛੋਟੀ ਦੇ ਸਕੂਲ ਚ ਤਾ ਨਹੀਂ ਹੈ ਕੰਪਿਊਟਰ ਇਥੇ ਸਿਖਾਂਦੇ ਆ

ਅੱਛਾ ਗੋਵਰਨਮੈਂਟ ਸਕੂਲ ਵਿਚ ਵੀ ਪ੍ਰਾਈਵੇਟ ਆ ਦੀਸ਼ੁ ਦੇ ਸਕੂਲ

ਨਹੀਂ ਨਹੀਂ ਨਹੀਂ ਏਦੇ ਸਕੂਲ ਚ ਕੰਪਿਊਟਰ ਨਹੀਂ ਹੇਗਾ ਏਦੇ ਤਾ ਹਾਲੇ ਕੰਪਿਊਟਰ ਤਾ ਪੰਜਵੀ ਤਕ ਤੋਂ ਸਿਖਾਉਣਾ ਸ਼ੁਰੂ ਕਰਦੇ ਆ ਉਸ ਤੋਂ ਬਾਅਦ ਵੱਡੇ ਹਾਂ ਉਸ ਤੋਂ ਬਾਅਦ ਵੱਡੇ ਜਿਹੜੇ ਵੱਡੇ ਸਕੂਲ ਚ ਉੱਥੇ ਸਿਖਾਉਂਦੇ ਹੋਣੇ ਆ ਇਥੇ ਤਾ ਨਹੀਂ ਸਿਖਾਂਦੇ ਇਥੇ ਤਾ lkg ਥੱਲੇ ਈ ਰਹਿੰਦਾ ਹੁਣ ਤੋਂ

ਹਾਂ ਹਾਂ ਪੰਜਵੀ ਤਕ ਈਆ ਬਸ ਇਹ ਤਾ ਇਸ ਤੋਂ ਬਾਅਦ ਫਿਰ ਆ ਪਿੱਛੇ ਜਿਹੜਾ ਵੱਡਾ ਹੇਗਾ ਓਦੇ ਚ ਸ਼ਿਫਟ ਹੋਜੇਗਾ ਹਾਂ ਫਿਰ ਪੰਜਵੀ ਤੋਂ ਬਾਅਦ ਫਿਰ ਅੱਗੇ ਦਸਵੀ ਬਾਰਵੀ ਤਕ ਵੱਡਾ ਸਕੂਲ ਆ ਹਮ ਚਲੋ ਵਧੀਆ ਆ। ਪੜ੍ਹਾਈ ਬਸ ਮਨ ਲਗਾ ਕੇ ਪੜ੍ਹੇ ਹੁਣ ਤਾ ਹਲੇ ਤਕ ਤਾ ਚਲੋ ਠੀਕ ਹੇਗਾ ਆ। ਜਿਹੜੇ ਸੁਬਜੇਕਟ ਵਿਚ ਵੀਕ ਹੇਗਾ ਨਾ ਉਹਨੂੰ ਲੈ ਕੇ ਬੈਠਿਆ ਕਰ। ਹਾਂ ਆ ਪੜ੍ਹ ਤਾ ਲੈਂਦਾ ਈਆ ਬਸ ਹਲੇ ਹਿੰਦੀ ਇਹਨੂੰ ਲੱਗੀ ਨਹੀਂ ਹੇਗੀ ਹਿੰਦੀ ਲੱਗੂਗੀ ਇਹਨੂੰ ਪੰਜਵੀ ਤੋਂ ਬਾਅਦ ਪੰਜਵੀ ਤੋਂ ਬਾਅਦ ਈ।

ਹਲੇ ਤਿੰਨ ਈ ਸੁਬਜੇਕਟ ਆ ਏਦੇ ਬਸ ਪੰਜਾਬੀ ਏ ਹਿੰਦੀ ਨਹੀਂ ਹੇਗੀ ਬਸ ਪੰਜਾਬੀ, ਇੰਗਲਿਸ਼ ਐਂਡ ਮੈਥ।

ਤਿੰਨ ਸੁਬਜੇਕਟ gk ਵਗੈਰਾ ਕੁਛ ਨਹੀਂ ਦਿੱਤਾ?

ਆਹੋ ਥੋੜ੍ਹਾ ਬਹੁਤ gk ਵਗੈਰਾ ਦੀ ਨੌਲਿਜ ਤਾ ਦਸਦੇ ਹੋਣਗੇ ਬੱਚਿਆਂ ਨੂੰ

ਓਨੀ ਦੇਰ ਤਾ ਤਾ ਕਹਿੰਦੇ ਸੀ ਬੱਚਿਆਂ ਨੂੰ ਭੇਜਿਓ ਬੈਸ ਬਣਾਵਾਂਗੇ ਬੱਚਿਆਂ ਦਾ ਇਹ ਤਾ ਗਿਆ ਨਹੀਂ ਹੇਗਾ ਬਾਕੀ ਪੜ੍ਹਾਈ ਈ ਥੋੜੀ ਆ ਹਲੇ ਕੰਮ ਕੁਮ ਸਕੂਲ ਦਾ ਦੇਣ ਨਹੀਂ ਦੇ ਤਿੰਨ ਕਿਤਾਬਾਂ ਮਿਲੀਆਂ ਹਲੇ ਇਕ ਹੋਰ ਮਿਲੂਗੀ। ਅੱਛਾ ਜਦੋ ਮਾਰੀ ਮੋਟੀ ਇਹਨੂੰ ਜਿਵੇ ਛੁੱਟੀ ਹੁੰਦੀ ਨਾ ਇਹਨੂੰ ਹਿੰਦੀ ਵੀ ਲੈ ਕੇ ਬੈਠਿਆ ਕਰ ਹਾਂ ਨਹੀਂ ਨਹੀਂ ਕੈਦਾ ਸੀ ਗਾ ਏਦੇ ਕੋਲ ਪੰਜਾਬੀ ਦਾ ਤਾ ਸੀ ਗਾ ਹਿੰਦੀ ਦਾ ਫਿਰ ਮੈ ਕਹਿਣੀ ਹੁਣੀ ਆ ਉਹ ਕਹਿੰਦੀ ਸੀ ਕਰਾਦੂ ਉਦੀਆਂ ਤਾ ਆਪਣੀਆਂ ਇਹਨੀਂਆ ਪੜ੍ਹਾਈਆ ਹੇਗੀਆਂ ਵਾ ਓਹਨੇ ਤਾ ਦੋ ਦੋ ਘੰਟੇ ਤਾ ਆਪਣੀਆਂ ਪੜ੍ਹਾਈਆ ਨੂੰ ਲੈ ਕੇ ਬੈਠੀ ਰਹਿੰਦੀ ਆ ਸਮਝ ਆਂਦੀ ਆ ਕਿਹੜੀ ਚੀਜ਼ ਸਮਝ ਨਹੀਂ ਆਉਂਦੀ ਹੇਗੀ। ਬਰਡਨ ਵੱਧ ਜਾਂਦਾ ਨਾ ਕਲਾਸ ਵਧਣ ਨਾਲ ਹਾਂ ਬਸਤਾ ਈ, ਹਾਂ ਬਸਤਾ ਈ ਏਨਾ ਭਾਰੀ ਏ ਇਹਨਾਂ ਭਾਰੀ ਬਸਤਾ ਚੱਕ ਕੇ ਮੇਰੇ ਤਾ ਆਪ ਮੋਢੇ ਦੁਖਣ ਲਗ ਜਾਂਦੇ ਤਿੰਨ ਮੰਜਿਲਾਂ ਲੈ ਕੇ ਜਾਣਾ ਨਹੀਂ ਤੇ ਸਕੂਲ ਵਾਲਿਆਂ ਨੂੰ ਕਹਿਓ ਨਾ ਕੇ ਕੇ ਉਹ ਕਰਨ ਕਲਾਸਾਂ ਓਦੇ ਸਾਬ ਨਾਲ ਕਿਤਾਬਾਂ ਦਸਣ ਨਾ ਓਦੇ ਪੀਰੀਅਡ ਕਿਹੜੇ ਦਿਨ ਲਗਣੇ ਆ ਕਲਾਸਾਂ ਦੇ ਸਾਬ ਨਾਲ ਹੁੰਦੀਆਂ ਨੇ ਨਾ ਉਹ ਓਹੀ ਭੈਣ ਤਿੰਨ ਤਿੰਨ ਮੰਜਿਲਾ ਲੈ ਕੇ ਜਾਣਾ ਏਨੀ ਉੱਚੀ ਔਖਾ ਈ ਲੱਗਦਾ ਵਾ ਮੋਢੇ ਦੁਖਣ ਲੱਗ ਜਾਂਦੇ ਆ ਗੋਵਰਨਮੈਂਟ ਵਲੋਂ ਤਾਂ ਉਹ ਕਰਤਾ ਨਾ ਕੀ ਉਹ ਹੇਗਾ ਆ ਕਿਨ੍ਹੇ ਟਾਇਮ ਤਕ ਉਹ ਕਰ ਸਕਦੇ ਓ ਤੁਸੀ ਮਤਲਬ ਓਦੇ ਵੈਟ ਬੱਚਿਆਂ ਦਾ ਓ ਕਰਤਾ ਨਾ ਇਹਨੇ ਕਲਾਸ ਦੇ ਬੱਚੇ ਦਾ ਇਹਨਾਂ ਬੈੱਗ ਦਾ ਵੈਟ ਹੋਣਾ ਚਾਹੀਦਾ ਏ, ਕਲਾਸ ਦੇ ਹਿਸਾਬ ਨਾਲ ਡੀਵਾਈਡ ਕੀਤਾ ਹੋਇਆ ਆ ਉੱਥੇ ਨਹੀਂ ਏ ਨਹੀਂ ਇਥੇ ਹਲੇ ਏਦਾਂ ਦਾ ਕੁਛ ਨਹੀ ਹੇਗਾ। ਵੱਡੇ ਬੱਚਿਆਂ ਦੀਆ ਕਲਾਸਾਂ ਥੱਲੇ ਲਗਦੀਆਂ ਏ ਤੇ ਛੋਟੇ ਕਲਾਸ ਬੱਚਿਆਂ ਦੀਆ ਕਲਾਸਾਂ ਉਪਰ ਲਗਦੀਆਂ ਵੇ ਤੇ ਮੈ ਓਹਨਾਂ ਮੈ ਇਹੀ ਕਿਹਾ ਕੇ ਵੱਡੇ ਛੋਟੇ ਬੱਚਿਆ ਦੀਆ ਥੱਲੇ ਲੱਗਣੀਆਂ ਚਾਹੀਦੀਆਂ ਤੇ ਵੱਡੇ ਬੱਚਿਆਂ ਦੀ ਉਪਰ ਲੱਗਣੀਆਂ ਚਾਹੀਦੀਆਂ ਤਾ ਕੇ ਬਸਤਾ ਹੋਵੇ ਏਨੀ ਉਪਰ ਪੌੜੀਆਂ ਚਰਣ ਤੋਂ ਤਾ ਬੱਚੇ ਬਚਣਗੇ। ਹਮ ਆਹੋ ਉਹ ਤਾ ਹੈ ਨਾਲੇ ਵੈਟ ਹੁੰਦਾ ਏ ਕਿ ਗੋਵਰਨਮੈਂਟ ਨੇ ਕੀਤਾ ਕੇ ਇੰਨੀ ਕਲਾਸ ਦੇ ਬੱਚੇ ਦੇ ਕਿਤਾਬਾਂ ਦਾ ਬੈੱਗ ਦਾ ਵੈਟ ਏਨਾ ਹੋਣਾ ਚਾਹੀਦਾ ਏ। ਤੁਸੀ ਲੋਕ ਕਹਿੰਦੇ ਨਹੀਂ ਹੈਗੇ ਸਕੂਲ ਵਾਲਿਆਂ ਨੂੰ ਕਿਹਾ ਕਰੋ ਓਹਨਾ ਨੂੰ ਸਰਕਾਰੀ ਹੋਇਆ ਨਾ ਪ੍ਰਾਈਵੇਟ ਥੋੜੇ ਨਾ ਵੇ

ਨੀ ਇਥੇ, ਇਥੇ ਨਹੀਂ ਹੇਗਾ ਇਥੇ ਤਾ ਸਗੋਂ ਸਗੋਂ ਮੈ ਇਹਨੂੰ ਕਹਿਆ ਕੇ ਮੈਡਮ ਨੂੰ ਆਪਣੀ ਨੂੰ ਕਹੀ ਕੇ ਜਿਹੜੀ ਪੀਰੀਅਡ ਦਸ ਦਵੇ ਕੇ ਕਿਹੜੇ ਕਿਹੜੇ ਪੀਰੀਅਡ ਕਦੋ ਲੱਗਣੇ ਵਾ ਬਸ ਓਸੇ ਸਾਬ ਨਾਲ ਕਿਤਾਬਾਂ ਲੈ ਕੇ ਜਾ ਉਹ ਮੈਡਮ ਉਹ ਕਹਿੰਦੀ ਕੇ ਸਾਰੇ ਪ੍ਰਾਣ ਗੇ। ਡੈਲੀ ਡੈਲੀ ਸਾਰੇ ਪੀਰੀਅਡ ਡੈਲੀ ਸਾਰੇ ਲਗਦੇ ਵਾ ਹਾਂ ਹਾਂ ਡੈਲੀ ਰੋਜ਼ ਸਾਰੇ ਪੀਰੀਅਡ ਲੱਗਣੇ ਆ।

ਏਦਾਂ ਪਤਾ ਪਿੱਠ ਤੇ ਟੰਗ ਕੇ ਬੱਚਿਆਂ ਦੀ ਰੀੜ੍ਹ ਦੀ ਹੱਡੀ ਤੇ ਜਿਆਦਾ ਪ੍ਰੈਸਰ ਪੈਦਾ ਨਾ ਫਿਰ ਨਹੀਂ ਨਹੀਂ ਇਥੇ ਤਾ ਸਾਰੇ ਪੀਰੀਅਡ ਸਾਰਾ ਈ ਕਰਵਾਉਂਦੇ ਮੈਡਮ ਜਿਹੜਾ ਸਾਰਾ

ਹਾਂ ਆ ਮੋਢੇ ਦੁਖਣ ਲਗ ਜਾਂਦੇ ਇੰਨੀ ਉਪਰ ਚੜ੍ਹ ਕੇ ਲੈ ਕੇ ਜਾਣਾ ਹੁਣ ਕੀ ਕਰੀਏ ਸਾਰੇ ਸਕੂਲਾਂ ਦਾ ਇਕ ਸਕੂਲ ਨੂੰ ਨਹੀਂ ਸਾਰੇ ਸਕੂਲਾਂ ਦਾ ਇਹੀ ਆ ਜਿਹੜਾ ਮਰਜੀ ਸਕੂਲ ਲੇਲੋ ਇਹੀ ਸਾਰੇ ਸਕੂਲਾਂ ਦਾ ਈ। ਅਖਬਾਰ ਚ ਵੀ ਆਇਆ ਸੀ ਗਾ ਦੋ ਤਿੰਨ ਦਿਨ ਪਹਿਲਾ ਪ੍ਰਾਈਵੇਟਾ ਸਕੂਲਾ ਨੇ ਏਨੀਆਂ ਫੀਸਾਂ ਵਧਾਈਆ ਏਨੇ ਫੰਡ ਲੈਂਦੇ ਆ ਏਨੀਆਂ ਏਡਮਿਸ਼ਨਾ ਫੀਸਾਂ ਲੈਦੀਆਂ ਲੈਂਦੇ ਆ। ਲੋਕਾਂ ਨੇ ਓਬਜੈਕਸ਼ਨਾਂ ਕੀਤੀਆਂ ਹੋਣੀਆਂ ਕੇ ਉਹ ਕੀਤਾ ਕੇ ਸਾਨੂੰ ਫਿਰ ਸਰਕਾਰ ਓਹਨਾ ਨੇ ਕਹਿਆ ਕੇ ਸਾਨੂ ਸਾਰਾ ਉਹ ਦਵੋ ਤੁਸੀ ਕਿੱਥੇ ਕਿੱਥੇ ਏਨੇ ਪੈਸੇ ਕਰਦੇ ਓ ਕੀ ਕਰਦੇ ਓ ਸਾਰੀ ਉਹ ਬਣਾ ਕੇ ਦਵੋ ਇਕ

ਲਈ ਜਾਂਦੇ ਆ ਹਰ ਸਾਲ ਤਾ ਸੌ ਸੌ ਰੁਪਇਆ ਵਧਾਈ ਜਾਂਦੇ ਆ ਇਹ ਸਾਰੇ ਸਕੂਲਾ ਦਾ ਪ੍ਰਾਈਵੇਟ ਸਕੂਲਾਂ ਦਾ ਸਾਰਿਆਂ ਦਾ ਹੀ ਹਾਲ ਆ। ਹੁਣ ਫੀਸਾਂ ਵੀ ਤਾ ਇਥੋਂ ਈ ਕਢਣੀਆਂ ਹੋਰ ਫੀਸਾਂ ਕਿਥੋਂ ਕੱਢਣੀਆਂ ਇਹਨਾਂ ਨੇ ਆਹੋ ਬੱਚਿਆਂ ਮੈਡਮਾਂ ਦੀਆ ਟੀਚਰਾਂ ਦੀਆ ਪੇਮੈਂਟਾਂ ਦੇਣੀਆਂ ਏ ਸਕੂਲ ਦੇ ਖਰਚੇ ਏ ਇੱਥੋਂ ਹੀ ਕੱਢਦੇ ਇਹ ਸਕੂਲ ਆਲੇ ਸਾਰਿਆਂ ਦਾ ਇਹੋ ਹਾਲ ਆ। ਪਹਿਲਾ ਨਹੀਂ ਸੀ ਆਪਣੇ ਆਪਾ ਵੀ ਤਾ ਇੱਥੇ ਪੜ੍ਹੇ ਇੱਥੇ ਆਪਣੇ ਕੋਈ ਏਨਾ ਖਰਚੇ ਨਹੀਂ ਸੀ ਗੇ ਤੇ ਓਦੋ ਫਿਰ ਟਾਇਮ ਵੀ ਤਾ ਕਿਨ੍ਹਾਂ ਉਹ ਸੀ ਗਾ ਪੁਰਾਣਾ ਓਦੋ ਸਕੂਲ ਵੀ ਤਾ ਫਿਰ ਓਦੋ ਸਾਬ ਨਾਲ ਈ ਹੁੰਦੇ ਸੀ ਗੇ ਨਾ ਹੁਣ ਤਾ ਪੂਜਾ ਮਾੜਾ ਸਕੂਲ ਵੀ ਬੰਦ ਹੋਗਿਆ ਮੈ ਤਾ ਚਲ ਆ ਮੈ ਤਾ ਗਈ ਸੀ ਮੈ ਕਹਿਆ ਚਲ ਬੱਚਿਆਂ ਨੂੰ ਉੱਥੇ ਈ ਪਾਦੂਗੀ ਨੇੜੇ ਤਾ ਨੇੜੇ ਈਆ ਨਾਲੇ ਲੈ ਵੀ ਆਵਾਗੀ ਛੱਡ ਵੀ ਆਵਾਗੀ ਪਰ ਉੱਥੇ ਤਾ ਦੀ ਜਨਾਨੀ ਸੀ ਉਹ ਕਹਿੰਦੀਆਂ ਕੋਈ ਹੈ ਈ ਨਹੀਂ ਗਾ ਸਕੂਲ ਜਿਹੜਾ ਕਿਹੜਾ ਚਲਾਊਗਾ ਮੈ ਇੱਕਲੀ ਨਹੀਂ ਚਲਾ ਸਕਦੀ ਫਿਰ ਸਕੂਲ ਬੰਦ ਈ ਕਰਤਾ ਤੇ ਹੁਣ

ਸਾਰੇ ਬੱਚੇ ਸਾਰੇ ਟੈਸਟ ਲੈਂਦੇ ਆ ਟੈਸਟ ਤਾ ਘੱਟ ਵੱਧ ਈ ਪਾਸ ਹੁੰਦਾ ਆ ਵੈਸੇ ਤੇ ਬਾਅਦ ਚ ਵੀ ਮੈ ਗੱਲ ਕਰਕੇ ਗੱਲ ਕਰਕੇ ਆਈ ਸੀ ਉਹ ਕਹਿੰਦੇ ਸੀ। ਇੰਨੇ ਪੈਸੇ ਲੱਗਣ ਗੇ ਕੋਈ ਨਹੀਂ ਤੁਸੀ ਭੇਜਦਿਓ ਇਹ ਵੋ ਫਿਰ ਬਸ ਓਹੀ ਕਹਿੰਦੇ ਸੀ ਕੇ ਉਮਰ ਦੇ ਹਿਸਾਬ ਨਾਲ ਜਿਵੇ ਇਕ ਇਕ ਸਾਲ ਪਿੱਛੇ ਈ ਲਵਾਂਗੇ ਕਲਾਸ ਹਾਂ ਇਕ ਕਲਾਸ ਪਿੱਛੇ ਈ ਲਵਾਂਗੇ ਆਦਰਸ਼ ਸਕੂਲ ਚ ਵੀ ਗੱਲ ਕੀਤੀ ਸੀ ਉਹ ਕਹਿੰਦੇ ਸੀ ਇਕ ਤਾ ਆ ਜਿਹੜੀ ਕਲਾਸ ਚ ਇਹਨੇ ਜਾਣਾ ਉਹ ਕਲਾਸ ਚ ਸੀਟਾਂ ਨਹੀਂ ਹੇਗੀਆਂ। ਜਿਹੜੀ ਕਲਾਸ ਪਿੱਛੇ ਲਵਾਂਗੇ ਓਦੇ ਚ ਸੀਟਾਂ ਹੇਗੀਆਂ। ਸੀਟਾਂ ਨਹੀਂ ਹੇਗੀਆਂ ਤਾ ਕਲਾਸ ਪਿੱਛੇ ਕਰਦੀਏ ਏਦਾਂ ਥੋੜੀ ਨਾ ਹੁੰਦਾ। ਤਾ ਹੀ ਤਾ ਫਿਰ ਮੈ ਨਹੀਂ ਪਾਇਆ ਮੈ ਕਿਹਾ ਚਲ ਇੱਥੇ ਪੜਲੂਗਾ। ਇਥੇ ਵੀ ਪੜਾਈ ਬਹੁਤ ਵਧੀਆ ਆਹੋ ਜਿਹੜਾ ਇਹਨੂੰ ਜਿਹੜਾ ਕੁਝ ਇਹਨੂੰ ਆਂਦਾ ਵੇ ਉਹ ਛੋਟੀ ਨੂੰ ਜਿਹੜਾ ਮੈਡਮਾਂ ਕਰਵਾਂਦੇ ਕੰਮ ਓਹੀ ਹੁਣ ਇਹਨੂੰ ਕਰਵਾਨ ਲਗੇ ਆ। ਪੜਾਈਆ ਚ ਕੋਈ ਫਰਕ ਨਹੀਂ ਹੇਗਾ ਮਤਲਬ ਉਹ ਓਹੀ ਜਿੰਨੀ ਇਕੋ ਈ ਚਲਦੇ ਪਏ ਆ ਪੜਾਈਆ ਇਕੋ ਈ ਸਿਲੇਬਸ ਵਾਂਗੂ ਕਰਦੇ ਪਏ ਆ ਛੋਟੀ ਤੀਜੀ ਚ ਚੋਥੀ ਚ ਰਹੀ ਏ? ਹਾਂ ਨਹੀਂ ਨਹੀਂ ਓਵੀ ਤੀਜੀ ਚ ਗਈ ਆ ਐਵੀ ਤੀਜੀ ਚ ਗਿਆ ਉਹ ਤਾ, ਉਹ ਤਾ ਮਿਲਣੀਆਂ ਈ ਬਾਹਰੋਂ ਸੀ ਵੈਸੇ ਉਹ ਮਿਲਣੀਆਂ ਸਕੂਲਾਂ ਵਾ ਪਰ ਮਤਲਬ ਇਕ ਨਾ ਨਵੀਆਂ ਬਜ਼ਾਰੋਂ ਵੀ ਮਿਲ ਜਾਂਦੀਆਂ ਏ। ਇਹ ਮਹਿੰਗੀਆਂ ਨਹੀਂ ਆਂਦੀਆ ਜਿਆਦਾ ਇਹ ਸਤਰ ਅੱਸੀ ਰੁਪਏ ਦੀ ਆਂਦੀ ਏ Ncert ਦੀ ਮਹਿੰਗੀ ਨਹੀਂ ਆ। ਹਾਂ ਉਹ ਮਹਿੰਗੀ ਨਹੀਂ ਹੇਗੀਆਂ ਦੀਸ਼ੁ ਨੂੰ ਤਾ ncert ਹਲੇ ਲਗੀਆ ਈ ਨਹੀਂ ਹੇਗੀਆਂ। ਹਮ ਟੀਉਸਨ ਜਾਂਦੇ ਕੇ ਨਹੀਂ ਜਾਂਦੇ ਉਹ ਤਾ ਨਹੀਂ ਜਾਂਦੇ ਗੁਨੂੰ ਹੋਣੀ ਨਹੀਂ ਨਹੀਂ, ਨਹੀਂ ਨਹੀਂ ਹਲੇ ਤਾ ਕਿਸੇ ਨੂੰ ਵੀ ਨਹੀਂ ਪਾਇਆ ਹਲੇ ਤਾ ਗੁਨੂੰ ਨੂੰ ਵੀ ਨਹੀਂ ਪਾਇਆ ਭਾਬੀ ਨੇ ਹਾਂ ਹਾਂ ਪੜੀ ਜਾਂਦੀ ਏ ਬਸ ਜਿਨ੍ਹਾਂ ਕੰਮ ਹੋ ਜਾਂਦਾ ਓਹਨਾ ਕੰਮ ਕਰੀ ਜਾਂਦੀ ਏ ਉਹ ਤਾ ਚ ਹਲੇ ਇਕ ਦੋ ਮਹੀਨੇ ਛੁੱਟੀਆਂ ਤੋਂ ਬਾਅਦ ਟਇਓਸਨ ਪਾਵਾਗੇ ਭਾਬੀ ਕਹਿੰਦੀ ਸੀ।

ਵੀਰਾ ਕਹਿਣਾ ਹਾਂ ਚਲੇ ਜਾਈ ਚਲ ਕਹਿੰਦੇ ਕੋਈ ਨਹੀਂ ਹਲੇ ਆ ਲੈਣਦਿਓ ਆਣਗੀਆਂ ਓਦੋ ਚਲੇ ਜਾਈ ਹਫਤਾ ਚਾਰ ਪੰਜ ਹਫਤਾ ਕਾ ਲਗਾ ਆਊਗੀ।

ਬੱਚਿਆਂ ਨੂੰ ਛੁੱਟੀਆਂ ਓਹਨਾ ਦੀਆ ਕਦੋ ਲੱਗਣੀਆਂ

ਇੱਥੇ ਤਾ ਜੂਨ ਜੁਲਾਈ ਨੂੰ ਈ ਲੱਗਦੀਆਂ ਤੁਹਾਡੇ ਉੱਥੇ ਤਾ ਜਲਦੀ ਲਗ ਜਾਂਦੀਆਂ ਨਾ ਇੱਥੇ ਜਦ ਇੱਥੇ ਵੀ ਹੁਣ ਏਦਾਂ ਈ ਹੋਗਿਆ ਜੂਨ ਮਈ ਜੂਨ ਚ ਲਗਣਗੀਆਂ ਤੇ ਫਿਰ ਇੱਥੇ ਵੀ ਪੰਜਤਾਲੀ ਦਿਨਾਂ ਦੀਆ ਲੱਗਦੀਆਂ ਇੱਥੇ ਜੂਨ ਜੁਲਾਈ ਨੂੰ ਲੱਗਦੀਆਂ।

ਪਤਾ ਨਹੀਂ ਇੱਥੇ ਵੀ ਡੇਢ ਕਾ ਮਹੀਨੇ ਦੀਆ ਲਗਦੀਆਂ। ਪੰਜਤਾਲੀ ਦਿਨਾਂ ਦੀਆ ਇੱਥੇ ਵੀ ਏਨੀਆਂ ਲਗਦੀਆਂ ਪੰਜਤਾਲੀ ਦਿਨਾ ਦੀਆ ਹਾਂ ਪਹਿਲਾ ਤਾ ਤੁਹਾਡੇ ਉੱਥੇ ਰੁਕਿਆ ਸੀ ਇੱਥੇ ਬਚਿਆ ਦੀਆ ਛੁੱਟੀਆਂ ਹੁੰਦੀਆਂ ਸੀ ਪੇਪਰ ਹੁੰਦੇ ਏ ਰਿਜਲਟ ਆਇਆ ਚਲੋ ਛੁੱਟੀਆਂ ਫਿਰ ਸਿੱਧਾ ਜੁਲਾਈ ਚ ਸਕੂਲ ਖੁਲਦਾ। ਅਪ੍ਰੈਲ, ਮਈ, ਜੂਨ ਤਿੰਨ ਮਹੀਨਿਆਂ ਦੀ ਛੁੱਟੀਆਂ ਹੁੰਦੀਆਂ ਸੀ ਗੀ ਆ ਤੇ ਅਪ੍ਰੈਲ, ਜੁਲਾਈ ਚ ਖੁਲਦਾ ਸੀ ਸਕੂਲ ਹੁਣ ਕਰਤਾ ਹੇਗਾ ਆ ਦੋ ਇਕ ਡੇਢ ਮਹੀਨੇ ਦੀਆ ਇੱਥੇ ਵੀ ਛੁੱਟੀ ਹੁੰਦੀ ਡੇਢ ਮਹੀਨੇ ਦੀ। ਨਹੀਂ ਨਹੀਂ ਇੱਥੇ ਤਾ ਹੁਣ ਜਿਆਦਾ ਤਰ ਤੁਹਾਡੇ ਉੱਥੇ ਛੁੱਟੀਆਂ ਹੁੰਦੀਆਂ ਸੀ ਤੇ ਇਥੇ ਸਕੂਲ ਹੁੰਦੇ ਸੀ। ਇੱਥੇ ਛੁੱਟੀਆਂ ਤਾ ਤੁਹਾਡੇ ਇੱਥੇ ਸਕੂਲ ਹੁੰਦੇ ਸੀ ਗੇ ਹਾਂ ਨਾ ਨਿਆਣੇ ਖੇਡ ਸਕਦੇ ਕਿਨ੍ਹਾ ਕੁਜ ਪਰ ਹੁਣ ਤਾ ਓ ਈ ਜੂਨ, ਜੁਲਾਈ ਲੰਗ ਜਾਂਦੀਆਂ ਹੁਣ ਤਾ ਨਿਆਣੇ ਖੇਡ ਖੂਡ ਵੀ ਲੈਂਦੇ ਆ ਹੁਣ ਆਣਗੇ ਸਾਚੀ ਹੋਣੀ ਚਲੋ ਠੀਕ ਏ ਵਧੀਆ ਹਾਂ ਨਿਆਣਿਆਂ ਦੇ ਹੋਗੇ ਪੇਪਰ? ਹਾਂ ਹੋਗੇ।

ਕਰ ਦੀਦੀ ਕੰਮ ਫਿਰ ਮੈ ਲਗਾਨੀ ਆ ਬਾਅਦ ਚ।

ਨਹੀਂ ਮੈ ਖਾਣ ਲੱਗੀ ਆ ਬੱਸ ਸ਼ੁਰੂ ਕੀਤੀ ਆ ਹਾਲੇ

ਡੈਡੀ ਵੀ ਫੋਕਲ ਪੁਆਇੰਟ ਗਏ ਸਾਂ ਹੁਣੇ, ਵੀਰਾ ਮੰਨੂ ਆਈ ਸੀ , ਹੁਣੇ ਹੀ ਗਈ ਆ, ਬੈਠੀ ਥੋੜੀ ਦੇਰ, ਰੋਟੀ ਸਬਜ਼ੀ ਤੇ ਰਾਜਮਾਂਹ ਚੌਲ ਖਾਦੇ ਤੇ ਕੜਾਹ ਬਣਾ ਲਓ ਭਾਬੀ, ਫਿਰ ਭਾਬੀ ਨੇ ਕੜਾਹ ਬਣਾਇਆ ਓਹਨੂ ਕਹੋ ਘਰ ਤੇਰੇ, ਸੱਸ ਨੂੰ ਨੀ ਕਿਹਾ ਜਾਂਦਾ ਤੇਰੇ ਤੋਂ

ਕੜਾਹ ਬਣਾਇਆ ਥੋੜਾ ਜਿਹਾ, ਖਾਦਾ, ਥੋੜਾ ਜਿਹਾ ਡੱਬੇ ਟਿਊਸ਼ਨ ਗਈ ਹੋਇ ਆ ਗੱਡੀ ਬਾਹਰੇ ਖੜੀ ਰੇਪੀਡੋ ਬੁਕ ਕੀਤੀ ਏ, ਉਹਦੇ ਤੇ ਜਾਊਗੀ ਹਮ ਤੇ ਓਵੇ ਏਥੈ ਆਵੈ ਓਹਨੂ ਕਹੀ ਹਾਂ, ਆ ਕੇ ਵੀ ਗੱਡੀ ਬਾਹਰੋਂ ਲੈ ਕੇ ਜਾਉ ਨਾ? ਹਮ ਕੁਜ ਪਏ ਸੀ ਧੋਣ ਵਾਲੇ, ਚਾਰ ਪੰਜ ਜੋੜੀਆ ਪਈਆ ਹੋਈਆ ਸੀ ਤੇ ਓਹਨਾਂ ਚੋਂ ਦੋ ਧੋਤੀਆ ਕਿ ਸਰਫ਼ ਗੰਦਾ ਸੀਗਾ ਤੇ ਕੱਡ ਕੇ ਤੇ ਹੋਰ ਦੂਜਾ ਸਰਫ਼ ਪਾ ਕੇ ਤਿੰਨ ਚਾਰ ਬੂਟਾਂ ਦੀਆ ਜੋੜੀਆ ਪਾ ਦਿੱਤੀਆ ਵਿੱਚ

ਬੂਟ

ਵੀਰੇ ਦੇ ਡੈਡੀ ਦੇ

ਮੈਂ ਸਗੋਂ ਭਾਬੀ ਨੂ ਵੀ ਕਿਹਾ ਮੈਂ ਕਿਹਾ ਏਹਦੇ ਵੀ ਤਾਂ ਬੂਟ ਹੈਗੇ ਆ ਏਹ ਲੇਟਾ ਐ, ਫ਼ੋਨ ਦੇਖਦਾ ਪਿਆ ਏਹਨੂ ਕਹਿ ਬੂਟ ਧੋਵੇ ਅਪਣੇ

ਹਮ ਭਾਬੀ ਵੀ ਦੱਸਦੀ ਸੀਗੀ, ਮਨੂ ਦੇ ਵੀ ਅੱਗੇ ਬ. ਐਡ ਦੇ ਪੇਪਰ ਐ, ਤਾਂ ਕੇਹਦੀ ਸੀ ਮੈਂਨੂੰ ਤੁਸੀ ਬ. ਐਡ ਕਰਲੋ ਹਮ ਤਾਂ ਭਾਬੀ ਕੇਹਦੀ ਫ਼ੀਸਾਂ ਪਤਾ ਕਿੰਨੀਆ ਆ, ਹੁਣੇ ਤਾਂ ਤੇਰਾ ਵਿਆਹ ਕਰ ਕੇ ਹਟੇ ਸੀ ਉਦੋ ਇਕਦਮ ਕਿਵੇ ਕਹਿ ਦਿੰਦੀ ਹੁਣ ਆਹ ਵੇਚ ਕੇ ਕਿਤੇ ਬਾਹਰ ਦੂਜਾ ਦੇਖਣ ਵਾਸਤੇ ਵੀ ਤਾਂ ਓਹ ਕਰ ਰਿਹਾ ਹੋਣਾ, ਲੱਬ ਲੁਬ ਰਿਹਾ ਹੋਣਾ ਕਿਤੇ

ਆਹ ਪਲਾਟ ਵੇਚ

ਤੇ ਪਰਤਾਪਪੁਰੇ ਵੱਲ਼ ਫਲੈਟ ਬਣਿਆ ਬਣਾਇਆ

ਤੇ ਤੈਨੂ ਪਤਾ ਡੈਡੀ ਕਾਹਲੇ ਪਏ ਹੋਏ ਆ ਕਿ ਕਿਤੇ ਆਪਣਾ ਬਣਿਆ ਬਣਾਇਆ ਹੀਂ ਲੇਲਓ ਅੱਜ ਕੱਲ ਬਣਾਉਣ ਤੇ ਵੀ ਵਧੇਰੇ ਪੈਸੇ ਲੱਗਦੇ ਆ ਹਾਂ ਓਹ ਤਾਂ ਹੈ ਹੀਂ, ਚੰਗਾ ਭਲਾ ਓਹਨੇ ਦੱਸਿਆ ਸੀਗਾ ਵੀ ਵੱਡੇ ਹੇਬੋਆਲ ਚ ਏਕ ਹੈਲੋ ਹਾਂ ਹਾਂ ਓਹੀ ਤਾਂ ਹੈ ਨਾ

ਦੇਖ , ਮੈਂ ਕਿਹਾ ਜਦ ਟਾਈਮ ਆਉਣਾ ਓਦੋਂ ਹੀਂ ਕੰਮ ਹੋਣਾ ਐਵੈ ਨਾ ਹੱਥ ਪੈਰ ਕਲੇਰ ਨੀ ਆ ਰਹੀ ਤੇਰੀ ਫਾਸਟ ਆਵਾਜ਼ ਭੱਜਦੀ ਪਈ ਪਤਾ

ਹੁਣ ਦੇਖ ਕੱਟ ਦੀ ਹੁਣ ਆਵਾਜ ਕੱਟ ਹੀਂ ਜਾ ਰਹੀ ਐ ਫਾਸਟ ਭੱਜਦੀ ਪਈ ਐ, ਆਵਾਜ਼ ਮੈਂ ਤਾਂ ਹੋਲੀ ਹੋਲੀ ਬੋਲਦੀ ਪਈ ਆ, ਹੁਣ ਆ ਰਹੀ ਐ ਹਾ, ਹੁਣ ਆ ਰਹੀ ਐ, ਨੈੱਟਵਰਕ ਨੀ ਆਉਂਦਾ ਓਹ ਮੈਂ ਬਹਿਗੀ ਸੀਗੀ ਤਾਂ ਨੀ ਆ ਰਹੀ ਹੋਣੀ, ਮੈਂ ਕਿਹਾ ਹੋਸ਼ੀ ਮਾਸੀ ਦੀ ਤਬੀਅਤ ਠੀਕ ਨੀ ਸੀਗੀ, ਹੁਣੇ ਫੋਨ ਕੀਤਾ ਮੈਂ, ਡੈਡੀ ਨਾਲ਼ ਵੀ ਗੱਲ ਕੀਤੀ ਭਾਬੀ ਨੇ ਵੀ ਗੱਲ ਕੀਤੀ ਹਮ

ਅੱਛਾ ਤੈਂ ਚਾਰ ਦਿਨ ਰਹੇ ਆ, ਤੋਂ ਵੀ ਠੀਕ ਹੋਕੇ ਵਾਪਸ ਆਈ ਹ ਮੰਜੀ ਦੂਜੀ ਵਾਰੀ ਅੱਛਾ , ਕਿਹਨੇ ਦੱਸਿਆ ਤੈਨੂ? ਮੈਂਨੂ ਮਾਸੀ ਦਾ ਫ਼ੋਨ ਆਇਆ ਸੀ, ਜਦੋਂ ਮਾਸੀ ਨੇ ਦੱਸਿਆ ਫਿਰ ਮੈਂ ਸਵੇਰੇ ਹੋਸ਼ੀ ਮਾਸੀ ਨੂ ਲਗਾਇਆ, ਮਾਸੀ ਕਹਿਦੀ ਹਾਂ ਸਾਹ ਸੂਹ ਲੈਣ ਚ ਪਰੇਸ਼ਾਨੀ ਹੋ ਰਹੀ ਸੀਗੀ ਤੇ ਪੱਪੂ ਮੋਇਆ ਅਪਣੇ ਕੰਮ ਵੀ ਕਰਦਾ ਰਿਹਾ ਤੇ ਬਸ ਫਿਰ ਮੈਂਨੂੰ ਦੇਖਣ ਆਉਂਦਾ ਜਾਂਦਾ ਰਿਹਾ ਹਮ, ਹੁਣ ਡਾਕ੍ਟਰ੍ਸ ਨੇ ਰੈਸਟ ਦੱਸਿਆ ਤਾਂ ਬਸ ਹੁਣ, ਕੰਮ ਕੁਮ ਕੁਛ ਨੀ ਕਰਨਾ ਹਾਰਟ ਪ੍ਰੋਬਲਮ ਐ ਨਾ ਹਾਂ ਓਹੀ ਤਾਂ ਹੈ ਨਾ ਇਸ ਕਾਰਣ, ਹੁਣ ਠੀਕ ਆ ਕੰਮ ਸ਼ੁਰੂ ਕਰਤਾ ਤੂ

ਅੱਛਾ ਮਨੁ ਕਹਿਦੀ ਸੀ ਇੱਕੀ ਬਾਈ ਨੂ ਮੈਂ ਰਹਿਣ ਆਊਗੀ ਮਹੀਨਾ ਰਹੂਗੀ ਓਹਦੋਂ ਦੀਦੀ ਹੁਣੀ ਕਹਿ ਆ ਜਾਣਗੀਆ ਕਿ ਫਿਰ ਮੈਂ ਕਿਹਾ ਇੱਕੀ ਇੱਕੀ ਨੂ ਕਿ ਬਾਈ ਨੂ ਗ੍ਰਹਣ ਵੀ ਲੱਗਣਾ ਵਾਂ ਫਿਰ ਸੱਤ ਵਜੇ ਤੋਂ ਲੈ ਕੇ ਦੁਪਹਿਰ ਦੇ ਬਾਰਾਂ ਵਜੇ ਤੱਕ ਬਾਈ ਤਰੀਕ ਦੀ ਈਦ ਐ ਨਾ ਹਾਂ ਉਸ ਤੋਂ ਪਹਿਲਾਂ ਗ੍ਰਹਣ ਲੱਗਣਾ ਐ ਨਾ, ਪਰ ਏਥੇ ਨੀ ਦਿਖਣਾ ਹੈਗਾ, ਏਥੇ ਨੀ ਦਿਖਣਾ ਬਾਹਰਲੇ ਦੇਸ਼ਾਂ ਚ ਕਿਤੇ ਦਿੱਖੂਗਾ ਪਰ ਫਿਰ ਵੀ ਹਮ ਫਰਕ ਤਾਂ ਅਕਸਰ ਪੈਂਦਾ ਵਾ ਹਮ ਹਮ ਬਗੈਰਾ ਕੁਜ ਨੀ ਲਾਉਨਾ ਦਾਦਾ ਜੀ ਨੂ ਵੀ ਕਹਿ ਲੀਓ ਪਰਸੋਂ ਦੇਖਣ ਵਾਸਤੇ ਆਏ ਸੀਗੇ ਮੁੰਡੇ ਵਾਲੇ ਆਪਣੇ ਨੂ

ਬਾਈਕ ਚਾਹੀਦੀ ਐ ਕੁੜੀ ਨੇ ਕਿਹਾ ਹਮ, ਅੱਛਾ ਓਹਨੂ ਕਹਿ ਕਿਉ ਤੇਰਾ ਦਾਦਾ ਕਹਿਦਾ ਮੈਂ ਤਿੰਨ ਚਾਰ ਚੀਜ਼ਾਂ ਹੈਗੀਆ ਅਲਮਾਰੀ ਐ, ਮਸ਼ੀਨ ਕੱਪੜੇ ਧੋਣ ਵਾਲੀ, ਪੇਟੀ ਆ, ਆਹ ਕੁਰਸੀਆ, ਬਿਸਤਰ, ਭਾਂਡੇ ਮਤਲਬ ਜਿੰਨਾ ਬੈਡ ਏਹ, ਏਹ ਦਊਗਾ ਸਾਰਾ ਕੁਸ਼, ਕਹਿਦੀ ਮੈਂਨੂ ਬਾਈਕ ਵੀ ਚਾਹੀਦੀ ਐ ਮੈਂ ਕਿਹਾ ਦੇਖ ਮੁਹੋਂ ਮੰਗ ਰਹੀ ਐ

ਹਾਂ, ਓਹੀ ਤਾਂ ਹੈ ਨਾ ਫਿਰ ਮੈਂ ਕਿਹਾ ਕੱਲ ਨੂ ਬਾਈਕ ਲੈਣਗੇ ਫਿਰ ਏਹ ਐਕਟਿਵ ਲੈ ਲੈਣਗੇ ਫਿਰ ਕਹਿਣਗੇ ਪੈਟਰੋਲ ਪਵਾਉਣਾ ਵਾਂ ਪੈਟਰੋਲ ਵੀ ਪਵਾ ਕੇ ਦਵੋ

ਆਹੋ ਅੱਜ ਕੱਲ ਬਾਈਕਾ ਕਿਹੜਾ ਸਸਤੀਆ ਆ ਏ

ਹਾਂ, ਓਹ ਤਾਂ ਹੈ ਹੀਂ ਫਿਰ ਏਹੀ ਤਾਂ ਹੈ ਨਾ ਓਹਨੂ ਚਾਈਦੀ ਐ ਕਿ ਮੈਂ ਅਪਣੇ ਕੋਲੋਂ ਲੈਲੇ

ਪਹਿਲੀ ਵਾਰੀ ਗੱਲ ਕੀਤੀ ਓਹ ਮੁੰਡੇ ਨਾਲ਼ ਕਰਦੀ ਹੁਣੀ ਓਹਨੇ ਕਿਹਾ ਹੋਣਾ ਐ ਹੋ ਸਕਦਾ ਐ, ਨਹੀਂ ਯਾਰ ਏਦਾਂ ਤਾਂ ਨੀ ਕਰਦੀ, ਪਹਿਲੀ ਵਾਰੀ ਵੀ ਵਿਆਹ ਹੋਇਆ ਸੀ ਆਹ ਗੱਲ ਪੱਕੀ ਹੋਈ ਸੀ ਨਾ ਤਾਂ ਓਦੋ ਵੀ ਬੀਕੇ ਦੀ ਰਟ ਲਗਾ ਕੇ ਬੈਠੀ ਸੀ, ਓਦੋਂ ਟੁੱਟ ਗਈ ਹੁਣ ਦੂਜੀ ਵਾਰ ਗੱਲ ਛਿੜੀ ਆ ਫੇਰ ਬਾਈਕ ਦੀ ਲੈ ਕੇ ਬੈਠੀ ਹੋਈ ਏ ਕਿਉ ਦਾਦੇ ਨੂ ਕਹਿਨਾ ਚਾਹੀਦਾ ਐ ਨਾ ਕਿ ਭਾਈ ਮੈਂ ਐਨਾ ਕੰਮ ਨੀ ਮੇਰੇ ਕੋ ਓਹ ਕਹਿਦਾ ਐ , ਦਾਦਾ ਓਹੀ ਕਹਿਦਾ ਮੈਂ ਮੈਂ ਕਿਹਾ ਦਾਦਾ ਕਰਜੇ ਕਰ ਕਰ ਕੇ ਵਿਆਹ ਕਰੋ ਓਹਨੇ ਵਿਆਹ ਕਰਾ ਅਪਣੇ ਘਰ ਚੱਲ ਜਣਾ ਸਮਾਨ ਸਮੂਨ ਲੈ ਕੇ, ਸਾਲ ਜ਼ਿੰਦਗੀ ਕਟਜੇਗੀ ਤਾਂ ਕੱਟਦੇ ਰਵੋ ਹਾਂ ਕੁੜੀ ਐ ਕੁੜੀ ਨੂ ਪਿਓ ਦਾ ਸੋਚਣਾ ਚਾਹੀਦਾ ਵਲਕਿ, ਹਾਂ ਏਨੀ ਛੋਟੀ ਤਾਂ ਨੀ ਹੈਗੀ ਲੈ, ਕਿੱਥੇ ਛੋਟੀ ਆ ਵਿਆਹੀ ਹੋਈ ਏ ਤੇ ਮੇਰਾ ਖਿਆਲ ਨਾਲ਼ ਪਹਿਲਾਂ ਓਹਦਾ ਵਿਆਹ ਟੁੱਟ ਹੋ ਕੇ ਮਤਲਬ ਤਲਾਕ ਹੋਗਿਆ ਸੀਗਾ ਹਾਂ ਫਿਰ ਹੁਣ ਦਵਾਰਾਂ ਦੂਜੀ ਜਗਾ ਮੰਗੀ ਗਈ ਆ ਦਾਦਾ ਦੱਸਦਾ ਹੁੰਦਾ ਸੀਗਾ ਓਹੀ ਕੁੜੀਆ ਹੋਣੀਆ ਦੋ ਹਮ ਆਹੋ ਓਹਨੂ ਕਹਿ ਹੁਣ ਤਾਂ ਤੈਨੂ ਸਮਜਣਾ ਚਾਹੀਦਾ ਐ ਕਿ ਮੇਰਾ ਪਿਓ ਕਿੱਦਾਂ ਕਮਾਉਂਦਾ ਮੇਹਨਤ ਕਰਦਾ ਐ

ਕੋਈ ਨਾ ਹੋ ਜਾਣਗੀਆ ਸੀਟਾਂ, ਕਿਹਾ ਆ ਅੱਛਾ, ਤਤਕਾਲ ਚ ਹੀਂ ਮਿਲਣੀਆ ਕੀ ਓਦਾ ਮਿਲ ਜਾਣੀਆ ਅਵੇ ਜਿਹੜੀ ਤਰੀਕ ਦੀ ਵੀ ਮਿਲ ਜਾਣ , ਇਸ ਮਹੀਨੇ ਜਿਹੜੀ ਤਰੀਕ ਦਾ ਮਿਲਜੇ ਬੈਸਟ ਆ ਅੱਛਾ ਗੱਡੀਆ ਤਾਂ ਵਧੇਰੀਆ ਜਾਂਦੀਆ ਹੈਗੀਆ ਸਿੱਧੀ ਜਹੀ ਦੇਖਲਿਓ ਨਾ ਨਹੀਂ ਤਾਂ ਟੁੱਟਵੀਂ ਦੇਖਣੀਆ ਪੈਣੀਆ ਕਿਓਕਿ ਹੁਣ ਛੁੱਟੀਆ ਲੱਗ ਜਾਣੀਆ ਬੱਚਿਆ ਦੀਆ ਤੇ ਹੁਣ ਰਸ਼ ਚੜ ਜਣਾ ਫੁਲ ਭਰ ਭਰ ਕੇ ਗੱਡੀਂਆ, ਫਿਰ ਕਿੱਥੇ ਮਿਲਦੀਂਆ ਵਾਂ ਏਹ ਹਮ , ਓਹ ਤਾਂ ਹੈ ਵੈਟਿੰਗ ਉਹਦੇ ਚ ਚਲਦੀ ਪਈ ਹੈਗੀ ਸੀਟਾਂ ਨੀ ਮਿਲਦੀਂਆ ਪਈਆ ਹੈਗੀਆ ਹਮ, ਏਥੇ ਵੈਸਨੋਂ ਮਾਤਾ ਬੜੇ ਲੋਕੀਂ ਜਾ ਰਹੇ ਐ ਰੋਜ ਦੇ ਪੰਜਾਹ ਹਜ਼ਾਰ ਸੱਠ ਹਜ਼ਾਰ ਬੰਦਾ ਓਥੇ ਜਾ ਰਿਹਾ ਵਾਂ, ਵੈਸਨੋਂ ਮਾਤਾ ਰੋਜ ਦੇ ਪੰਜਾਹ ਹਜ਼ਾਰ ਸੱਠ ਹਜ਼ਾਰ? ਹਾਂ, ਬਹੁਤ ਬੰਦਾ ਜਾ ਰਿਹਾ ਵੇ ਨਰਾਤਿਆ ਚ ਤਾਂ ਬਹੁਤ ਰਸ਼ ਸੀਗਾ ਹੁਣ ਵੀ ਲੋਕੀਂ ਬਹੁਤ ਜਾ ਰਹੇ ਐ ਹੁਣ ਛੁੱਟੀਆ ਲੱਗ ਜਣੀਆ ਹੋਰ ਲੋਕਾਂ ਨੇ ਜਾਣਾ ਅਖਬਾਰ ਚ ਆਉਂਦਾ ਹੁੰਦਾ ਵਾਂ ਕਿੰਨੇ ਲੋਕੀਂ ਜਾ ਰਹੇ ਐ ਦਰਸ਼ਨ ਕਰਦੇ ਪਏ ਐ

ਓਹੀ ਤਾਂ ਹੈਂ ਨਾ ਫਿਰ ਸੀਟਾਂ ਕਿਥੋਂ ਮਿਲਣੀਆ